ਆ ਦੇਖਣ ਚ ਇਦਾਂ ਦਾ ਲੱਗ ਰਿਹਾ ਜਿਵੇਂ ਕਿ ਪਿੱਛੇ ਲੋਕੀ ਆਏ ਹੋਏ ਨੇ ਟਿਕਟ ਵਗੈਰਾ ਕਟਾਉਣ ਤੇ ਕੁਰਸੀਆਂ ਲੱਗੀਆਂ ਹੋਈਆਂ ਨੇ ਲੋਕੀ ਬੈਠੇ ਹੋਏ ਨੇ ਤੇ ਇੱਕ ਇੱਕ ਕਰਕੇ ਸਾਰੇ ਬੰਦੇ ਟਿਕਟ ਕਟਾਉਣ ਦਾ ਕੰਮ ਕਰ ਰਹੇ ਨੇ।

ਇਦਾਂ ਕਰਕੇ ਲਿਖਿਆ ਹੋਇਆ ਵਾ ਤੇ ਇਥੇ ਟੇਬਲ ਕੁਰਸੀਆਂ ਲੱਗੀ ਹੋਈਆਂ ਨੇ ਤੇ ਅਲਮਾਰੀ ਵੀ ਲੱਗੀ ਹੋਈ ਹੈ।

ਤੇ ਇਹਦਾ ਜਿਹੜਾ ਵਿੰਡੋ ਲੱਗੀਆ ਓਹ ਬਲੂ ਕਲਰ ਦੀ ਲੱਗੀ ਹੋਈ ਹੈ ਗੇਟ ਕਾਲੇ ਰੰਗ ਦਾ ਲੱਗਿਆ ਹੈਗਾ।

ਇਹ ਇੱਕ ਆਫਿਸ ਹੈਗਾ ਵਾ ਜਿਹਦੇ ਵਿੱਚ ਇੱਕ ਸਕ੍ਰੀਨ ਲੱਗੀ ਹੋਈ ਆ ਪ੍ਰੋਜੈਕਟ ਟਾਈਪ ਦੀ।

ਤੇ ਜੇਹੜਾ ਪ੍ਰੋਜੈਕਟ ਮਤਲਬ ਜੇਹੜਾ ਸਕ੍ਰੀਨ ਲੱਗੀ ਹੋਈ ਹੈ ਵੋ ਗਰੀਨ ਕਲਰ ਦੀ ਹੈਗੀ ਹੈ।

ਤੇ ਢਾਬੇ ਦਾ ਜਿਹੜਾ ਅ ਲਿਖਿਆ ਹੋਇਆ ਜਿਹੜਾ ਕਲਰ ਆ ਬੋ ਹੈਗਾ ਵਾ ਯਾ ਬਲੂ --

ਤੇ ਆ ਪਿਚਰ ਵਿੱਚ ਖਾਨੇ ਦੀ ਬਹੁਤ ਸਾਰੀ ਪਿਚਰ ਦੀ ਸਨੈਪਸ ਲੱਗੀ ਹੋਈਆਂ ਨੇ।

ਏੱਥੇ ਆ ਟੇਬਲ ਤੇ ਕੰਪਿਊਟਰ ਇੱਕ ਰੱਖੇਆ ਹੈਗਾ ਤੇ ਇੱਕ ਮੈਡਮ ਉੱਥੇ ਬੈਠੇ ਹੋਏ ਨੇ।

ਆ ਸਨੈਟਰੀ ਪੈਡ ਵਗੈਰਾ ਵੀ ਨਜ਼ਰ ਆ ਰਹੇ ਨੇ ਤੇ ਕੱਪੜੇ ਵੀ ਨਜ਼ਰ ਆ ਰਹੇ ਨੇ ਤੇ ਕੁਝ ਨੀਚੇ ਸ਼ੂਜ਼ ਵਗੈਰਾ ਵੀ ਪਏ ਹੋਏ ਹੇਗੇ ਨੇ।

ਜਿਹਦੇ ਵਿੱਚ ਸਾਰਾ ਅੱਗੇ ਪਾਣੀ ਪਾਣੀ ਨਜ਼ਰ ਆ ਰਿਹਾ ਵਾ ਤੇ ਸਾਈਡ ਤੇ ਜਮੀਨ ਨਜ਼ਰ ਆ ਰਹੀ ਹੈ ਜੋ ਕਾਫੀ--

ਤੇ ਇੱਥੇ ਅੱਲਗ-ਅੱਲਗ ਬ੍ਰੈਂਡ ਦੇ ਜਿਹੜੇ ਵੋ ਹਨ ਸਮਾਨ ਰੱਖੇ ਹੋਏ ਨੇਂ ਜਿਵੇਂ ਕੀ ਚਿੱਪਸ ਲੇਜ਼ ਕੁਰਕੁਰੇ ਵਗੈਰਾ ਅਤੇ ਇੱਕ ਫਰਿੱਜ ਪਿਆ ਵਾਹ ਕੋਕੋ-ਕੋਲਾ ਦਾ।

ਆਹ ਪਿਕਚਰ ਦੇਖ ਕੇ ਇਂਹ ਲੱਗ ਰਿਹਾ ਹੈ ਜਿਵੇਂ ਕੀ ਕਿਸੇ ਔਫਿਸ ਦੀ ਪਿਕਚਰ ਆ ਤੇ ਇਹਦੇ ਤੇ ਓਹ ਇੱਕ ਟੇਬਲ ਰੱਖੀ ਹੋਇਆ ਤੇ ਵਿੱਚ--

ਤੇ ਕਲੀਨਿਕ ਦੇ ਪਿੱਛੇ ਜਿਹੜਾ ਦੇਖ ਕੇ ਵਿਊ ਲੱਗ ਰਿਹਾ ਕੀ ਇੱਥੇ ਇੱਕ ਨਰਸਿੰਗ ਹੋਮ ਟਾਇਪ ਏਰੀਆ ਵਾ।

ਕਬੀਰ ਜੀ ਦੀ ਇੱਕ ਮੂਰਤ ਵੀ ਰੱਖੀ ਹੋਈ ਹੈ ਗੁਰੂ ਨਾਨਕ ਦੇਵ ਜੀ ਦੀ ਫੋਟੋ ਨਜ਼ਰ ਆ ਰਹੀ ਹੈ।

ਤੇ ਇੱਥੇ ਸਾਰੇ ਬ੍ਰੈਂਡਾ ਦੇ ਯਾਨੀ ਕਿ ਅ ਵਰਾਇਟੀ ਦੀ ਚੀਜ਼ਾਂ ਰੱਖੀਆਂ ਨੇ ਇਹਨਾਂ ਨੇ।

ਤੇ ਸੜਕ ਐ ਕਾਫੀ ਤੇ ਦੇਖਣ 'ਚ ਵੀ ਕਾਫੀ ਅ ਵੱਡਾ ਜਿਹਾ ਲੱਗ ਰਿਹਾ ਇਹ ਮਹਿਲ ਟਾਈਪ --

ਸਾਹਮਨੇ ਇੱਕ ਕਾਉੰਟਰ ਨਜ਼ਰ ਆ ਰਿਹਾ ਹੈ ਇੱਕ ਸਲੈਬਸ ਨਜ਼ਰ ਆ ਰਹੀਆਂ ਹਨ ਸ਼ੀਸ਼ੇ ਦਿਆਂ ਵੱਖਰੀਆਂ ਸਲੈਬਸ ਲੱਗੀਆਂ ਹੋਈਆਂ ਹਨ.

ਇਹ ਇੱਕ ਜਿਮ ਦੀ ਪਿਕਚਰ ਆ ਤੇ ਜਿਮ ਜਿਹੜਾ ਇਹ ਹੈਗਾ ਕਾਫੀ ਛੋਟਾ ਜਿਮ ਲੱਗ ਰਿਹਾ ਦੇਖਣ ਚ।

ਇਹ ਇੱਥੇ ਅਲੱਗ ਅਲੱਗ ਪ੍ਰਕਾਰ ਦੇ ਜਿਹੜੇ ਹੈਗੇ ਫਰੂਟਸ ਲੱਗੇ ਹੈਗੇ ਨੇ ਜਿਵੇਂ ਕਿ ਔਰੇਂਜ ।

ਰੋਜ਼ ਵਾਟਰ ਰੱਖੇ ਨੇਂ ਤੇ ਨਾਰੀਅਲ ਪਾਣੀ ਦੇ ਵਿੱਚ ਵਾਟਰ ਜੇਹੜੇ ਹੁੰਦੇਂ ਨੇਂ ਓਹ ਰੱਖੇ ਨੇਂ ਏੱਥੇ ਹਲਦੀ ਵਗੈਰਾ ਰੱਖੀ ਹੋਈ ਹੈ ਏੱਥੇ--

ਬੋਰਿੰਗ ਬਾਕਸ ਦੀ ਦੁਕਾਨ ਜੇ ਆ ਕੰਪਨੀ ਜੀ ਹੈਗੀ ਆ ਬੋਰਡ ਲੱਗਿਆ ਹੈਗਾ ਸਾਹਮਣੇ।